ਸਤ ਸ਼੍ਰੀ ਅਕਾਲ ਦੋਸਤੋ
ਕਟਰਟਲ ਵਿੱਚ ਕੰਟਰੋਲ Executionਦੇਇਸ ਟਿਯੂਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਯੂਟੋਰਿਅਲ ਵਿੱਚਅਸੀ ਸਿਖਾਗੇ
ਵਾਈਲ ਲੂਪ ਅਤੇ ਫੋਰ ਲੂਪ ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਉਬਂਟੂ ਲਿਨਕਸ ਓਐੱਸ ਵਰਜਨ 1204 ਅਤੇ ਕਟਰਟਲ ਵਰਜਨ 081 ਬੀਟਾ ਦਾ ਉਪਯੋਗ ਕਰ ਰਹਿ ਹਾਂ ਅਸੀਂ ਮਨਦੇ ਹਾਂ ਕਿ ਤੁਹਾਨੂੰ ਕਟਰਟਲ ਦੇ ਬਾਰੇ ਪਹਿਲਾ ਤੋ ਸ਼ੂਰੁਆਤੀ ਜਾਣਕਾਰੀ ਹੈ
ਅਗਰ ਨਹੀ ਤਾ ਇਸ ਸਭੰਦਿਤ ਟਯੂਟੋਰਿਅਲ ਦੀ ਜਾਣਕਾਰੀ ਲਈ ਕ੍ਰਿਪਾ ਸਾਡੀ ਵੈਬਸਾਇਡ httpspoken tutorialorg ਦੇਖੋਂ
ਇਕ ਨਵਾ KTurtleਐਪਲਿਕੇਸ਼ਨ ਖੋਲੋ
ਦਸ਼ homeਉਤੇ ਕਲਿਕ ਕਰੋ
ਸਰਚ ਬਾਰ ਵਿਚ ਕਟਰਟਲ ਟਾਇਪ ਕਰੋ
ਆਪਸ਼ਨ ਉਤੇ ਕਲਿਕ ਕਰੋ
ਕਟਰਟਲ ਐਪਲਿਕੇਸ਼ਨ ਖੁਲੱਦਾ ਹੈ
ਪਹਿਲਾ ਮੈਂ ਸਮਝਾਉਂਦੀ ਹਾ ਕਿ ਕੰਟਰੋਲ ਐਕਸੀਕਿਊਸ਼ਨ ਕੀ ਹੈ
ਕੰਟਰੋਲ ਐਕਸੀਕਿਊਸ਼ਨ ਪ੍ਰੋਗਰਾਮ ਦੀ ਰਫਤਾਰ ਨੂੰ ਨਿਅੰਤ੍ਰਿਤ ਕਰਦਾ ਹੈ
ਪ੍ਰੋਗਰਾਮ ਐਕਸੀਕਿਊਸ਼ਨ ਨੂੰ ਨਿਅੰਤ੍ਰਿਤ ਕਰਨ ਲਈ ਕਈ ਤਰਹਾ ਦੀਆ ਕਂਡਿਸ਼ਨਸ ਵਰਤੀਆਂ ਜਾਂਦੀਆ ਹਨ
ਲੂਪ ਇਕ ਕੋਡ ਬਲਾਕ ਹੈ ਜਿਸ ਨੂੰ ਬਾਰ ਬਾਰ ਚਲਾਇਆ ਜਾਂਦਾ ਹੈ ਜੱਦ ਤੱਕ ਉਸ ਦੀ ਕੁਝ ਖਾਸ ਕੰਡਿਸ਼ਨ ਦੀ ਸੰਤੁਸ਼ਟੀ ਨਹੀ ਹੁੰਦੀ
ਉਦਾਹਰਣਸਵਰੂਪ whileਲੂਪ ਅਤੇ forਲੂਪ
whileਲੂਪ ਦੇ ਨਾਲ ਟਯੂਟੋਰਿਅਲ ਸ਼ੂਰੁ ਕਰੋ
whileਲੂਪ ਵਿੱਚ ਕੋਡ ਰਿਪੀਟ ਹੁੰਦੀ ਹੈ ਜੱਦ ਤਕ ਬੂਲੀਅਨ ਫਾਲਸੇ ਵਿਚ ਨਹੀ ਬਦਲਦਾ
ਮੈਂ whileਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ
ਵਾਈਲ ਲੂਪ condition ਡੋ ਸਮੈਥਿੰਗ ਵਿਥ ਲੂਪ ਇੰਕਰੀਮੈਂਟ variable ਮੇਰੇ ਕੋਲ ਟੈਕਸਟ ਐਡੀਟਰ ਵਿੱਚ ਪਹਿਲਾ ਤੋਂ ਹੀ ਕੋਡ ਹੈਂ
ਮੈਂ ਟੈਕਸਟ ਐਡੀਟਰ ਤੋਂ ਪ੍ਰੋਗਰਾਮ ਕਾਪੀ ਕਰਕੇ ਕਟਰਟਲੀਡੀਟਰ ਵਿੱਚ ਪੇਸਟ ਕਰਦੀ ਹਾਂ
ਕ੍ਰਿਪਾ ਇਥੇ ਟਯੂਟੋਰਿਅਲ ਰੋਕੋ ਅਤੇ ਪ੍ਰੋਗਰਾਮ ਨੂੰ ਆਪਨੇ ਕਟਰਟਲੀਡੀਟਰ ਵਿੱਚ ਟਾਇਪ ਕਰੋਂ
ਪ੍ਰੋਗਰਾਮ ਨੂੰ ਟਾਇਪ ਕਰਨ ਤੋ ਬਾਦ ਟਯੂਟੋਰਿਅਲ ਦੁਬਾਰ ਤੋਂ ਸ਼ੂਰੁ ਕਰੋ
ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦੀ ਹਾਂ ਇਹ ਥੋੜਾ ਧੂਧਲਾ ਹੋ ਸਕਦਾ ਹੈ
ਹੁਣ ਮੈ ਕੋਡ ਸਮਝਾਉਂਦੀ ਹਾਂ
ਚਿਨਹ ਇਸਤੋਂ ਬਾਦ ਲਿਖੀ ਲਾਇਨ ਨੂੰ ਕਮੈਂਟ ਕਰਦਾ ਹੈਂ
ਮਤਲਬ ਕੀ ਇਹ ਲਾਇਨ ਸਮਾਪਤ ਨਹੀ ਹੋਵੇਗੀਜੱਦ ਪ੍ਰੋਗਰਾਮ ਰਨ ਹੋ ਰਿਹਾ ਹੋਵੇ
ਰੀਸੈੱਟ ਕੋਮਾਡ ਟਰਟਲ ਨੂੰ ਡਿਫਾਲਟ ਪੋਜਿਸ਼ਨ ਤੇ ਸੈਟ ਕਰਦੀ ਹੈਂ
x0x ਤੋਂ ਜ਼ੇਰੋ ਤਕ ਵੈਰਿਏਬਲ ਦੀ ਵੈਲਿਉ ੲਨੀਸ਼ਿਯਲਾਇਜ਼ ਕਰਦਾ ਹੈ
ਕੀਵਰਡ ਮੈਸੇਜ ਤੋਂ ਬਾਦ ਪ੍ਰੋਗਰਾਮ ਵਿੱਚ ਮੈਸਜ ਦੋਹਰੇ ਉਦਰਨ ਚਿਨਹਾ ਵਿੱਚ ਦਿੱਤਾ ਗਿਆ ਹੈਂmessageਕਮਾਨਡ stringਨੂੰ ਇਨਪੁਟ ਦੇ ਰੂਪ ਵਿੱਚ ਲੈਂਦੀ ਹੈਂ
ਇਹ ਸਟ੍ਰਿੰਗ ਤੋਂ ਟੈਕਸਟ ਮਿਲਾਉਂਦੇ ਹੋਏ ਇਕ ਪੋਪ ਅਪ ਡਾਅਲਾਗ ਬਾਕਸ ਵਿਖਾਉਂਦਾ ਹੈਂ
ਵਾਈਲ xlt30whileਕਂਡੀਸ਼ਨ ਚੈਕ ਕਰਦਾ ਹੈਂ
xx3 x ਬਾਈ 3ਵੇਰਿਏਬਲ ਦੀ ਵੈਲਿਉ ਵਿੱਚ ਵ੍ਰਿਧੀ ਕਰਦਾ ਹੈ
ਫੋਂਟਸਾਈਜ਼ 15printਕਮਾਂਡ ਦੁਆਰਾ ਵਰਤਨ ਯੋਗ ਫਾਂਟ ਸਾਇਜ਼ ਸੈਟ ਕਰਦਾ ਹੈ
ਫੋਂਟਸਾਈਜ਼ ਇਨਪੁਟ ਦੇ ਰੂਪ ਵਿੱਚ ਸੰਖਿਆ ਲੈਂਦਾ ਹੈਂ ਪਿਕਸਲਜ਼ ਵਿੱਚ ਸੈਟ ਕਰਦਾ ਹੈਂ
ਫਾਰਵਰਡ 20 ਟਰਟਲ ਨੂੰ ਕੈਨਵਸ ਉੱਤੇ 20 ਸਟੈਪਸ ਅੱਗੇ ਵਦਨ ਦੀ ਅਨੂੰਮਤਿ ਦੇਂਦਾ ਹੈਂ
ਪ੍ਰਿੰਟ xਕੈਨਵਸ ਉੱਤੇ x ਵੇਰਿਏਬਲ ਦੀ ਵੈਲਿਉ ਵਿਖਾਉਂਦਾ ਹੈਂ
ਪ੍ਰੋਗਰਾਮ ਨੂੰ ਰਨ ਕਰਨ ਲਈ Runਬਟਨ ਉੱਤੇ ਕਲਿਕ ਕਰੋਂ
ਇਕ ਮੈਸਜ ਡਾਇਲਾਗ ਬਾਕਸ ਪਾੱਪ ਅਪ ਹੁੰਦਾ ਹੈ
ਓਕ ਉੱਤੇ ਕਲਿਕ ਕਰੋਂ
3 ਦਾ ਗੁਣਾ 3 ਤੋਂ 30 ਤੱਕ ਕੈਂਵਸ ਉੱਤੇ ਵਿਖਦਾ ਹੈਂ
Turtleਕੈਂਵਸ ਉੱਤੇ 20 ਸਟੈਪਸ ਅੱਗੇ ਵਦੱਦਾ ਹੈਂ
ਅੱਗੇ forਲੂਪ ਦੇ ਨਾਲ ਕੰਮ ਕਰਦੇ ਹਾਂ
forਲੂਪ ਇਕ ਕਾਉਂਟਿਗ ਲੂਪ ਹੈ
forਲੂਪ ਵਿੱਚ ਹਰ ਸਮੇਂ ਕੋਡ ਸਮਾਪਤ ਹੁੰਦਾ ਹੈ
ਵੇਰਿਏਬਲ ਦੀ ਵੈਲਿਉ ਵੱਧਦੀ ਜਾਂਦੀ ਹੈਂਇਸ ਦੇ ਆਖਿਰੀ ਵੈਲਿਉ ਤੇ ਪਹੁਚਣ ਤੱਕ
ਹੁਨ ਮੈਂ forਲੂਪ ਦੀ ਸਨਰਚਨਾ ਨੂੰ ਸਮਝਾਉਂਦੀ ਹਾਂ
ਫੋਰ ਵੇਰੀਏਬਲ ਸਟਾਰਟ ਨੰਬਰ ਟੋ ਈਐਂਡ ਨੰਬਰ Statement ਹੁਣ ਮੈ ਚਲ ਰਹੇ ਪ੍ਰੋਗਰਾਮ ਨੂੰ ਹਟਾਉਂਦੀ ਹਾਂ
ਮੈਂ ਕਲੀਅਰ ਕਮਾਂਡ ਟਾਇਪ ਕਰਦੀ ਹਾਂਅਤੇ ਕੈਨਵਸ ਨੂੰ ਸਾਫ ਕਰਨ ਲਈ ਰਨ ਕਰਦੀ ਹਾਂ
ਹੁਣ ਮੈਂ ਟੈਕਸਟ ਐਡੀਟਰ ਤੋਂ ਪ੍ਰੋਗਰਾਮ ਕਾਪੀ ਕਰਕੇKTurtle ਐਡੀਟਰ ਵਿੱਚ ਪੇਸਟ ਕਰਦੀ ਹਾਂ
ਕ੍ਰਿਪਾ ਇਥੇ ਟਯੂਟੋਰਿਅਲ ਰੋਕੋ ਅਤੇ ਆਪਨੇ ਕਟਰਟਲੀਡੀਟਰ ਵਿੱਚ ਪ੍ਰੋਗਰਾਮ ਨੂੰ ਟਾਇਪ ਕਰੋਂ
ਪ੍ਰੋਗਰਾਮ ਨੂੰ ਟਾਇਪ ਕਰਨ ਤੋਂ ਬਾਦ ਟਯੂਟੋਰਿਅਲ ਦੁਬਾਰਾ ਸ਼ੂਰੁ ਕਰੋਂ
ਮੈਂ ਪ੍ਰੋਗਰਾਮ ਟੈਕਸਟ ਨੂੰ ਜੂਮ ਕਰਦੀ ਹਾਂ ਇਹ ਥੋੜਾ ਧੁੰਧਲਾ ਹੋ ਸਕਦਾ ਹਾਂ
ਹੁਣ ਮੈ ਕੋਡ ਸਮਝਾਉਂਦੀ ਹਾਂ
ਚਿਨਹ ਇਸਤੋਂ ਬਾਦ ਲਿਖੀ ਲਾਇਨ ਨੂੰ ਕਮੈਂਟ ਕਰਦਾ ਹੈਂ
ਰੀਸੈੱਟ ਕੋਮਾਡ ਟਰਟਲ ਨੂੰ ਡਿਫਾਲਟ ਪੋਜਿਸ਼ਨ ਤੇ ਸੈਟ ਕਰਦੀ ਹੈਂ
r 0ਵੈਰਿਏਬਲ ਦੀ ਵੈਲਿਉ r ਤੋਂ ਜ਼ੇਰੋ ਤਕ ੲਨੀਸ਼ਿਯਲਾਇਜ਼ ਕਰਦਾ ਹੈ
ਫੋਰ x 1 ਟੋ 15 1 l ਤੋਂ15 ਤੱਕ forਕਂਡੀਸ਼ਨ ਚੈਕ ਕਰਦਾ ਹੈਂ
rxਐਕਸ12ਵੈਰਿਏਬਲ r ਦੀ ਵੈਲਿਉ ਦੀ ਗਿਨਤੀ ਕਰਦਾ ਹੈਂ
ਫੋਂਟਸਾਈਜ਼ 18printਕਮਾਂਡ ਦੁਆਰਾ ਵਰਤਨ ਯੋਗ ਫਾਂਟ ਸਾਇਜ਼ ਸੈਟ ਕਰਦਾ ਹੈ
ਪ੍ਰਿੰਟ rਕੈਨਵਸ ਉੱਤੇ r ਵੇਰਿਏਬਲ ਦੀ ਵੈਲਿਉ ਵਿਖਾਉਂਦਾ ਹੈਂ
ਫਾਰਵਰਡ 15Turtleਨੂੰ ਕੈਨਵਸ ਉੱਤੇ 15 ਸਟੈਪਸ ਅੱਗੇ ਵਦੱਦਾ ਹੈਂ
ਗੋ 10250Turtleਨੂੰ ਕੈਨਵਸ ਦੇ ਸਜੇ ਪਾਸੇ ਤੋਂ 10 ਪਿਕਸਲਜ਼ ਅਤੇ ਉਪਰ ਤੋਂ 250 ਪਿਕਸਲਜ਼ ਅੱਗੇ ਵਧਾਉਂਦਾ ਹੈਂ
ਟਰਟਲ ਸਾਰੇ ਪ੍ਰਿੰਟ ਕਮਾਂਡਾਂ ਨੂੰ ਬਿਨਾ ਕਿਸੇ ਅੰਤਰ ਦੇ ਵਿਖਾਉਂਦੀ ਹੈਂ ਵੇਟ 2 ਕਮਾਂਡ ਟਰਟਲ ਨੂੰ ਅਗਲੀ ਕਮਾਂਡ ਨੂੰ ਸਮਾਪਤ ਕਰਨ ਤੋਂ ਪਹਿਲਾ 2 ਸੈਕਂਡ ਤਕ ਇੰਤਜਾਰ ਕਰਨ ਲਈ ਤਿਆਰ ਕਰਦੀ ਹੈਂ
printਕਮਾਂਡ ਸਟ੍ਰਿੰਗ ਨੂੰ ਡਬਲ ਕੌਮੇਆ ਵਿਚ ਡਿਸਪਲੇ ਕਰਦਾ ਹੈ ਅਤੇ r ਵੇਰਿਏਬਲ ਨੂੰ ਵੀ ਡਿਸਪਲੇ ਕਰਦਾ ਹੈ
ਹੁਣ ਮੈਂ ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਉੱਤੇ ਕਲਿਕ ਕਰਦੀ ਹਾਂ
ਪਹਿਲੀ 15 ਕੁਦਰਤੀ ਸੰਖਿਆ ਦੇ ਯੋਗ ਦੀ ਲੜੀ ਅਤੇ ਪਹਿਲੇ ਕੁਦਰਤੀ ਸੰਖਿਆ ਦੇ ਯੋਗ ਕੈਨਵਸ ਉੱਤੇ ਡਿਸਪਲੇ ਕਰਦਾ ਹੈ
ਟਰਟਲ ਕੈਨਵਸ ਉੱਤੇ 15 ਸਟੈਪਸ ਅਗੇ ਚਲਦਾ ਹੈ
ਇਸੇ ਨਾਲ ਅਸੀਂ ਇਹ ਟਯੂਟੋਰਿਅਲ ਨੂੰ ਖ਼ਤਮ ਕਰਨ ਜਾ ਰਹੇ ਹਾਂ
ਵਿਸਥਾਰ ਵਿੱਚ ਇਹ ਟਯੂਟੋਰਿਅਲ ਵਿਚ ਅਸੀਂ whileਲੂਪ ਅਤੇ ਫੋਰ ਲੂਪ ਦਾ ਇਸਤਿਮਾਲ ਕਰਨਾ ਸਿਖਿਆ
ਹੋਮ ਵਰਕ ਦੇ ਰੂਪ ਵਿਚਮੈਂ ਚਾਹੁੰਦੀ ਹਾ ਕੀ ਤੁਸੀਂ whileਲੂਪ ਦਾ ਇਸਤਿਮਾਲ ਕਰਕੇ 2 ਦਾ ਗੁਣਾ ਫੋਰ ਲੂਪ ਦਾ ਇਸਤਿਮਾਲ ਕਰਕੇ ਇਕ ਸੰਖਯਾ ਦਾ ਪਹਾੜਾ ਤਿਯਾਰ ਕਰਨ ਦੇ ਲਈ ਇਕ ਪ੍ਰੋਗਰਾਮ ਲਿਖੋ
ਇਸ ਲਿਂਕ ਤੇ ਉਪਲੱਭਦ ਵਿਡਿਓ ਦੇਖੋ httpspoken tutorialorgWhatis a ਸਪੋਕਨ ਟਿਊਟੋਰੀਅਲ
ਇਹ ਸਪੋਕਨ ਟਯੂਟੋਰਿਅਲ ਪ੍ਰੋਜੇਕਟ ਨੂੰ ਸੰਖੇਪ ਕਰਦਾ ਹੈ
ਜੇ ਤੂਹਾਡੇ ਕੋਲ ਚੰਗਾ ਬੈਂਡਵਿੜਥ ਨਹੀਂ ਹੈਤਾਂ ਤੂਸੀਂ ਇਸ ਨੂੰ ਡਾਉਂਲੋਡ ਕਰਕੇ ਵੇਖ ਸਕਦੇ ਹੋ
ਸਪੋਕਨ ਟਯੂਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਯੂਟੋਰਿਅਲ ਦਾ ਇਸਤਿਮਾਲ ਕਰਕੇ ਵੀ ਚਲਾਉੰਦੀ ਹੈ
ਜਿਹੜੇ ਅਨਲਾਇਨ ਟੈਸਟ ਪਾਸ ਕਰਦੇ ਹਨ ਉਹਨਾ ਨੂੰ ਪ੍ਰਮਾਣ ਪਤਰ ਵੀ ਦਿੰਤੇ ਜਾਂਦੇ ਹਨ
ਹੋਰ ਜਾਣਕਾਰੀ ਲਈ contactspoken tutorialorg ਤੇ ਲਿਖੋ
ਸਪੋਕਨ ਟਯੂਟੋਰਿਅਲ ਪ੍ਰੋਜੇਕਟ ਟਾਕ ਟੁ ਅ ਟੀਚਰ ਪ੍ਰੋਜੇਕਟ ਦਾ ਹੀਸਾ ਹੈ
ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਦਵਾਰਾ ਰਾਸ਼ਟਰੀ ਐਜੁਕੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਤਿਆਰ ਕਿਤਾ ਗਿਆ ਹੈ
ਇਹ ਮਿਸ਼ਨ ਤੇ ਹੋਰ ਜਾਣਕਾਰੀ ਦਿਤੇ ਹੋਏ ਲਿਂਕ ਤੇ ਉਪਲਭਦ ਹੈ httpspoken tutorialorgNMEICT Intro ਇਹ ਸਕ੍ਰਿਪਟ ਗੁਰਸ਼ਰਨ ਸ਼ਾਨ ਦਵਾਰਾ ਤਬਦੀਲ ਕਿਤੀ ਗਈ ਹੈਆਈਆਈਟੀ ਮੁੰਬਈ ਦੇ ਵਲੋਂ ਹੁਣ ਮੈਂਤੁਹਾਡੇ ਵਲੋ ਵਿਦਾ ਲੈਂਦੀ ਹਾਂਸਾਡੇ ਨਾਲ ਜੁੜਨ ਲਈ ਧੰਨਵਾਦ